ਮੋਜ਼ਿਲਾ ਫਾਇਰਫੌਕਸ ਦੇ ਇਸ ਟਿਊਟੋਰਿਅਲ ਵਿਚ ਤੁਹਾਡਾ ਸਵਾਗਤ ਹੈ ਇਸ ਟਿਊਟੋਰਿਅਲ ਵਿਚ ਅਸੀ ਜਨਰਲ ਅਤੇ ਪ੍ਰਾਇਵੇਸੀ ਪ੍ਰੈਫਰੇਂਸੇਸ ਸੈੱਟ ਕਰਨਾ ਸਿੱਖਾਂਗੇ ਇਸ ਟਿਊਟੋਰਿਅਲ ਵਿਚ ਅਸੀ ਮੋਜ਼ਿਲਾ ਫਾਇਰਫੌਕਸ 70 ਤੇ ਉਬੁੰਟੂ 1004 ਵਰਤਾਂਗੇ ਮੋਜ਼ਿਲਾ ਫਾਇਰਫੌਕਸ ਵਿਚ ਪ੍ਰੈਫਰੈਂਸੇਸ ਸਾਨੂੰ ਬਾਰ ਬਾਰ ਹੋਣ ਵਾਲੇ ਕੰਮ ਆਸਾਨੀ ਨਾਲ ਕਰਨ ਵਿਚ ਸਹਾਇਤਾ ਕਰਦੀਆਂ ਹਨ ਵਿੰਡੋਜ਼ ਯੂਜ਼ਰਜ਼ ਲਈ ਇਹ ਫੀਚਰ ਆਪਸ਼ਨਜ਼ ਕਹਾਉਂਦਾ ਹੈ ਮਨ ਲਓ ਅਸੀ ਆਪਣਾ ਹੋਮ ਪੇਜ ਹੀ ਈ ਮੇਲ ਲੋਗਿਨ ਪੇਜ ਬਣਾਉਣਾ ਚਾਹੁੰਦੇ ਹਾਂ ਅਸੀ ਕਲਿੱਕ ਕਰਾਂਗੇ ਐਡਿਟ ਅਤੇ ਪ੍ਰੈਫਰੈਂਸੇਜ਼ ਵਿੰਡੋਜ਼ ਯੂਜ਼ਰਜ਼ ਟੂਲਜ਼ ਅਤੇ ਓਪਸ਼ਨਜ਼ ਤੇ ਕਲਿੱਕ ਕਰਨ ਪ੍ਰੈਫਰੈਂਸੇਜ਼ ਜਾਂ ਓਪਸ਼ਨ ਡਾਇਲੌਗ ਬੌਕਸ ਖੁੱਲਦਾ ਹੈ
ਡਾਇਲੌਗ ਬੌਕਸ ਵਿਚ ਸਭ ਤੋਂ ਉੱਪਰ ਕਈ ਟੈਬਜ਼ ਹਨ ਹਰੇਕ ਦਾ ਇਕ ਵੱਖਰਾ ਫੰਕਸ਼ਨ ਹੈ ਜਨਰਲ ਪੈਨਲ ਵਿਚ ਆਮ ਤੌਰ ਤੇ ਵਰਤੀਆਂ ਜਾਣ ਵਾਲੀਆਂ ਸੈਟਿੰਗਜ਼ ਹੁੰਦੀਆਂ ਹਨ ਜਿਵੇਂ ਕਿ ਫਾਇਰਫੌਕਸ ਦੀਆਂ ਹੋਮ ਪੇਜ ਸੈਟਿੰਗ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

ਸਤਿ ਸ਼੍ਰੀ ਅਕਾਲ
ਸਾਡੇ ਨਾਲ ਜੁੜਨ ਲਈ ਧੰਨਵਾਦ